ਤੇ ਕੋਈ ਅੰਸ਼ ਅੱਜ ਸਾਨੂੰ ਬੇਸ਼ਕ ਉਪਰ ਲੱਗਣ ਪਰ ਇਹ ਪ੍ਰਾਚੀਨ ਸਮੇਂ ਤੋਂ ਸਾਰੇ ਲੋਕਾਂ ਦਾ ਸੱਚ ਰਹੇ ਹਨ ਇਹਨਾਂ ਘਨਾਵਾਂ ਵਿਚ ਆਈ ਹਰ ਗੱਲ ਖਾਸ ਅਰਥਾਂ ਦੀ ਧਾਰਨੀ ਹੈ ਇਸ ਵਿਚ ਇਨ੍ਹਾਂ ਨੂੰ ਸਾਹਿਤਕ ਵਿਰਸੇ ਵਜੋਂ ਬੀਤੇ ਸਮੇਂ ਦੇ ਪ੍ਰਸੰਗ ਵਿਚ ਰੱਖ ਕੇ ਪੜ੍ਹਿਆ ਜਾਵੇ ਦਫ਼ਤਰੀ ਸ਼ਬਦਾਵਰੀ ਤਕਨੀਕੀ ਸ਼ਬਦਾਵਲੀ ਅਤੇ bank railway ਡਾਕ ਦੀ computer ਆਦਿ ਸੇਵਾਵਾਂ ਨਾਲ ਸੰਬੰਧਿਤ ਵਾਕਾ ਦੇ ਅੰਗਰੇਜ਼ੀ ਰੂਪ ਦੇ ਨਾਲ ਦਿੱਤੇ ਗਏ ਹਨ ਕਈ ਅੰਗਰੇਜ਼ੀ ਸ਼ਬਦਾਂ ਦੀ ਇਕ ਤੋ ਵਧੇਰੇ ਅਰਥ ਜਾਂ ਪੰਜਾਬੀ ਰੂਪ ਹੋ ਸਕਦੇ ਹਨ ਪਰ ਕਿਸੇ ਸ਼ਸ਼ਤ ਹਰ ਪੰਜਾਬੀ ਰੂਪ ਵਿੱਚ ਪਾਠ ਪੁਸਤਕ ਵਿੱਚ ਦੇਣਾ ਪੁਸਤਕ ਦੇ ਆਕਾਰ ਸੀਮਾ ਤੇ ਪਰੀਖਿਆ ਪੱਖੋਂ ਸੰਭਵ ਨਹੀਂ ਸੀ ਕਿਸੇ ਵੱਢ ਅਕਾਲੀ ਕੌਰ ਵਿੱਚ ਹਰ ਸ਼ਬਦ ਤੇ ਇੱਕ ਤੋਂ ਵੱਧ ਰੂਪ ਧਾਰਨ ਦਿੱਤੇ ਜਾ ਸਕਦੇ ਹਨ ਅਧਿਆਪਕ ਦੀ ਸਮਰੱਥਾ ਹੁੰਦੀ ਹੈ ਕਿ ਉਹ ਪਾਠ ਪੁਸਤਕ ਦੀਆਂ ਸੀਮਾ ਤੋਂ ਬਾਹਰ ਜਾ ਕੇ ਕੁਝ ਕਰੇ ਇਸ ਲਈ ਏਥੇ ਅਧਿਆਪਕ ਜਰੂਰੀ ਸਮਝੋ ਉਹ ਅੰਗਰੇਜ਼ੀ ਦੇ ਕਿਸੇ ਸ਼ਬਦ ਜਾਂ ਵਾਕ ਦਾ ਹੋਰ ਢੁਕਵਾਂ ਰੂਪ ਧਾਰਨ ਵੀ ਹੋ ਸਕਦਾ ਹੈ ਪਰ ਪ੍ਰੀਖਿਆ ਪੱਖੋਂ ਪਾਠ ਪੁਸਤਕ ਦੇ ਵਿਚ ਜਿੱਥੇ ਰੂਪ ਧਰਨ ਨੂੰ ਗ੍ਰਹਿਣ ਕਰਨ ਦੀ ਵਿਦਿਆਰਥੀਆਂ ਨੂੰ ਅਗਵਾਈ ਦੇਣੀ ਚਾਹੀਦੀ ਹੈ ਇਸ ਪਾਠ-ਪੁਸਤਕ ਵਿਚ ਮੁਹਾਵਰੇ

ਅਖਬਾਰ ਦੀ ਸੰਪਾਦਕ ਇੱਕ ਪੱਤਰ ਪੈਰਾ ਰਚਨਾ ਅਭਿਆਸ ਰਾਹੀਂ ਵਿਦਿਆਰਥੀਆਂ ਦੀ ਲੇਖ ਰਚਨਾ ਕੀਤੀ ਜਾ ਸਕਦੀ ਹੈ ਵਿਦਿਆਰਥਣਾਂ ਅਪਨੇ ਅਨੁਭਵ ਸੋਚ ਤੇ ਕਲਪਨਾ ਸ਼ਕਤੀ ਨਾਲ ਪ੍ਰਗਟਾ ਵਿੱਚ ਕੁੱਝ ਵਖਰੇਵਾ ਵੀ ਅਖਵਾਉਂਦੇ ਹਨ ਇਸ ਤਰ੍ਹਾਂ ਉਸ ਦੀ ਪ੍ਰਤਿਭਾ ਦੀ ਪਛਾਣ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਇਸ ਦਾ ਧਿਆਨ ਰੱਖਣ ਵਾਸਤੇ ਲੇਖ ਰਚਨਾ ਦੀ ਬੇਚਾਦੀ ਅਹ ਬੁਨਿਆਦੀ ਅਸੂਲਾਂ ਜਿਵੇਂ ਸਰਲ ਸਪਸ਼ਟ ਰੂਪ ਵਿੱਚ ਆਪਣੀ ਗੱਲ ਸਰੀਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਹਿਣ ਦੀ ਪਾਲਣਾ ਕਰਵਾਉਣ ਵਾਲਾ ਹੋਣਾ ਚਾਹੀਦਾ ਹੈ ਜਿਵੇਂ ਆਮ ਬੋਲਚਾਲ ਵਿਚ ਸਲੀਕਾ ਰੱਖਣਾ ਜ਼ਰੂਰੀ ਹੈ ਤੇ ਨਹੀਂ ਅਖਬਾਰ ਨੂੰ ਲਿਖੇ ਜਾਂਦੇ ਪਕੜ ਵਿਚ ਪਾਵ

ਇਸ ਇਸ ਪਾਠ-ਪੁਸਤਕ ਦੀ ਪਾਠ ਸਮੱਗਰੀ ਤੂੰ ਪੂਰਾ ਲੈ ਲੇਖ ਲੈ ਸਕਦਾ ਹੈ ਇਸ ਪਾਠ-ਪੁਸਤਕ ਵਿਚ ਕੁਝ ਸਿਰਲੇਖਵਾਰ ਇਸ਼ਤਿਹਾਰ ਸ਼ਾਮਿਲ ਕੀਤੇ ਜਾਂਦੇ ਹਨ ਅਜਿਹੇ ਇਸ਼ਤਿਹਾਰ ਅਕਸਰ ਅਖ਼ਬਾਰਾਂ ਤੇ ਰਸਾਲਿਆਂ ਦੇ ਵਿੱਚ ਛਾਪਦੇ ਹਨ ਜਿਸ ਵਿਚ ਇਤਿਹਾਸ ਰੁਚੀ ਅਤੇ ਕਾਰੋਬਾਰ ਵਾਧੇ ਨਾਲ ਸਮ ਵਰਜਿਤ ਹੈ ਵਿਦਿਆਰਥੀ ਵਰਗਾ ਇਨ੍ਹਾਂ ਇਤਿਹਾਸ ਦੀ ਮਹੱਤਤਾ ਤੇ

ਇਸ ਦੇ ਵੱਖ ਵੱਖ ਰੂਪ ਹਨ ਵੱਖ ਵੱਖ ਰੂਪ ਹਨ ਤੇ ਕਿਸਮਾ ਹਨ ਸੱਦਾ ਪੱਤਰ ਲਿਖਣ ਦਾ ਵਿਦਿਆਰਥੀਆਂ ਨੂੰ ਅਭਿਆਸ ਕਰਾਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਪ੍ਰੇਰਣਾ ਕੀਤੀ ਜਾਵੇ ਇਹ ਇਨ੍ਹਾਂ ਨਕਲ ਨਕਲੁ ਮਾਰਨ ਤੋਂ ਦੂਰ ਰਹਿਣ ਕੇ ਆਪਣੀ ਮਿਹਨਤ ਨਾਲ ਪਾਠ ਪੁਸਤਕ ਦੀ ਮਦਦ ਲੈ ਕੇ ਵਧੀਆ ਨੰਬਰਾਂ ਨਾਲ pass ਹੋ ਸਕਣ ਤੇ ਆਪਣੇ ਮਾਂ ਬਾਪ ਦਾ ਨਾਂ ਰੌਸ਼ਨ ਕਰਨ ਤੇ ਕਿਸੇ ਵੀ ਬੁਰੇ ਕੰਮ ਨੂੰ ਨਾ ਅੰਜਾਮ ਦੇਣ ਸਗੋਂ ਹੋਰ ਬੱਚਿਆਂ ਨੂੰ ਵੀ ਜੋ ਬੁਰੇ ਕੰਮ ਕਰਦੇ ਹਨ ਉਹ ਉਨ੍ਹਾਂ ਨੂੰ ਓਹਨਾ ਤੋ ਹਟਾਉਣਾ ਚਾਹੀਦਾ ਹੈ ਇਸ ਪਾਠ-ਪੁਸਤਕ ਵਿਚ ਵੱਖ ਰਗਈ ਸਰਕਾਰਾਂ ਵੱਖ ਵੱਖ ਕਿਸਮਾਂ ਦੀ ਸ਼ਬਦਾ ਪੱਤਰ ਲਿਖਣ ਦੀ ਵਿਦਿਆਰਥੀਆਂ ਨੂੰ ਅਭਿਆਸ ਕਰਨਾ ਚਾਹੀਦਾ ਹੈ ਤੇ ਵਿਦਿਆਰਥੀਆਂ ਨੂੰ ਅੰਤ ਵਿਚ ਪਾਠਪੁਸਤਕ ਨੂੰ ਪੰਜਾਬੀ ਦੇ ਇਕ ਦ੍ਰਿਸ਼ਟੀ ਦੇ ਇੱਕ ਸਾਧਨ ਵਜੋਂ ਵਰਤਦੇ ਹੋਏ ਪਾਠਕ੍ਰਮ ਦੀ ਭਾਵਨਾ ਤੇ ਉਦੇਸ਼ਾਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ ਇਹ ਠੀਕ ਹੈ ਕਿ ਵਿਦਿਆਰਥਣਾਂ ਦੇ ਸਾਹਮਣੇ ਇੱਕ ਮਨੋਰਥ ਪਰੀਖਿਆ pass ਕਰਨਾ ਹੁੰਦਾ ਹੈ ਅਧਿਆਪਕ ਦੇ ਨਾਲ ਵਿਦਿਆਰਥੀਆਂ ਦਾ ਵਿਵਹਾਰ ਵੀ ਵਧੀਆ ਹੋਣਾ ਚਾਹੀਦਾ ਹੈ ਅੱਜ ਕੱਲ੍ਹ ਬਹੁਤ ਹੁੰਦਾ ਹੈ ਕਿ ਵਿਦਿਆਰਥੀ ਆਪਣੇ ਅਧਿਆਪਕ ਦੀ ਬਿਲਕੁਲ ਇਜ਼ਤ ਨਹੀਂ ਕਰਦੇ ਜੋ ਕਿ ਬਹੁਤ ਗਲਤ ਗੱਲ ਹੈ ਉਨ੍ਹਾਂ ਨੂੰ ਇਵੇਂ ਨਹੀਂ ਕਰਨਾ ਚਾਹੀਦਾ ਉਨ੍ਹਾਂ ਨੂੰ ਆਪਣੇ ਅਧਿਆਪਕ ਨੂੰ ਰੱਬ ਸਮਾਨ ਮੰਨਣਾ ਚਾਹੀਦਾ ਹਨ ਚਾਹੀਦਾ ਹੈ ਕਿਉਂਕਿ ਉਹ ਹੀ ਉਨ੍ਹਾਂ ਨੂੰ ਚੰਗੇ ਕੰਮਾਂ ਦੀ ਸਿੱਖਿਆ ਦਿੰਦੇ ਹਨ ਫਿਰ ਉਨ੍ਹਾਂ ਨੂੰ ਕਾਬਲ ਬਣਾਉਂਦੇ ਹਨ ਤੇ ਇਹੋ ਜਿੰਦਗੀ ਦੇ ਵਿੱਚ ਕੁਝ ਕਰਨ ਦੀ ਸਿੱਖਿਆ ਦਿੰਦੇ ਹਨ ਇਸ ਕਰਕੇ ਤੇ ਅਧਿਆਪਕ ਦੀ ਪੂਰੀ ਇੱਜ਼ਤ ਕਰਨੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਪਰ ਅਧਿਆਪਕ ਨੇ ਵਿਦਿਆਰਥੀ ਨੂੰ ਪੰਜਾਬੀ ਉਚੇਰੇ ਪੱਧਰ ਕਰਨ ਨਾਲ ਵੱਲੋਂ ਬਰਾਬਰ ਉਤੇ ਆਜੀਂ ਕਰਨਾ ਹੁੰਦਾ ਹੈਂ ਇਸ ਪਾਠ-ਪੁਸਤਕ ਨੂ ਇਸ ਦੇ ਅਣਛੁਏ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ ਇਹ ਠੀਕ ਹੈ ਕਿ ਵਿਦਿਆਰਥੀਆਂ ਦੇ ਸਾਹਮਣੇ ਇੱਕ ਮਨੋਰਥ ਪ੍ਰੀਖਿਆ pass

ਠੀਕ ਏ mam ਥੋੜੇ ਪਰੇਸ਼ਾਨੀ ਚੋ ਗੁਜਰ ਰਹੇ ਹਾਂ

ਬੱਸ ਮੈਡਮ ਮਹਿੰਗਾਈ ਤੋ ਪਰੇਸ਼ਾਨ ਹਾਂਜੀ ਮਹਿੰਗਾਈ ਤਾਂ ਬਹੁਤ ਜਿਆਦਾ ਏ ਬਹੁਤ ਦਮ ਤੋੜਿਆ ਪਇਆ ਹੈ ਮਹਿੰਗਾਈ ਨੇ ਤਾਂ

ਬਾਜ਼ਾਰ ਵਿੱਚ ਸੋ ਰੁਪਏ ਦਾ ਨੋਟ ਤਾਂ ਇੱਕ ਰੁਪਏ ਦੇ ਬਰਾਬਰ ਹੋਇਆ ਪਿਆ ਹੈ ਹੁਣ ਤਾਂ

ਜਿਹੜੀ ਚੀਜ਼ ਲੈਣ ਜਾਹੋ ਛੋਟੀ ਤੋ ਛੋਟੀ ਲੈਣ ਲੈਕੇ ਵੱਡੀ ਤੋ ਵੱਡੀ ਲੈਕੇ ਕੋਈ ਚੀਜ਼ ਹੱਥ ਹੀ ਨਹੀਂ ਲੱਗਦੀ ਹੈਗੀ

ਬਹੁਤ ਜਿਆਦਾ ਮਹਿੰਗਾਈ ਆਈ ਪਈ ਹੈ ਅੱਜ ਕੱਲ ਤਾਂ ਛੋਟਾ ਅਹ ਕੁੱਛ ਲੈਣ ਜਾਂਦੇ ਹਾਂ ਛੋਟੀ ਚੀਜ਼ ਵੀ ਉਹਦੇ ਚ ਵੀ ਬਹੁਤ ਮਹਿੰਗਾਈ ਹੋਗੀ ਕੱਪੜੇ ਨੂੰ ਦੇਖਲੋ ਤਾਂ ਕੱਪੜੇ ਦਾ ਦਿਨ ਹਰ ਦਿਨ ਨਈ variety ਹਰ ਦਿਨ ਨਈ variety

ਬਾਜ਼ਾਰ ਸੋ ਰੁਪਇਆ ਲੈਕੇ ਜਾਹੋ ਤਾਂ ਕੁੱਛ ਆਂਦਾ ਹੀ ਨਹੀਂ ਹੈਗਾ ਸੋ ਰੁਪਇਆ ਤਾਂ ਮਿੰਟ ਚ ਖ਼ਤਮ ਹੋ ਜਾਂਦਾ ਹੈਗਾ ਤਾਂ ਬੰਦਾ ਇਸ ਲਈ ਨਾ ਪਰੇਸ਼ਾਨੀ ਹੋ ਰਹੀ ਹੈ ਬੰਦਾ ਕਰੇ ਤਾਂ ਕਰੇ ਕਿਹਾ ਇਹਦਾ ਕੋਈ ਹੱਲ ਹੀ ਨਹੀਂ ਨਿੱਕਲਦਾ ਹੈਗਾ ਮਹਿੰਗਾਈ ਵੈਸੇ ਕਹਿ ਰਹੇ ਹੈ ਮਹਿੰਗਾਈ ਬਹੁਤ ਜਿਆਦਾ ਵੱਧੀ ਵੀ ਪੀ ਹੈ ਆ ਦੋ ਚਾਰ ਦਿਨਾਂ ਤੋ ਤਾਂ ਕੁੱਛ ਜਿਆਦਾ ਹੀ ਵੱਧ ਗਈ ਆਲੂ ਦਾ ਭਾਹ ਕਿੰਨੇ ਹੋ ਗਏ

ਸਬਜੀਆਂ ਦੇ ਸਬਜੀਆਂ ਤੋ ਪਰੇਸ਼ਾਨ ਹਾਂ ਫਲਾਂ ਅਹ ਫਲ ਹੈ ਤਾਂ ਫਲਾਂ ਤੋ ਪਰੇਸ਼ਾਨ ਏ ਹੁਣ ਜਿੱਥੇ ਵੀ ਜਾਹੋ ਅੱਗਲਾ ਕਹਿੰਦਾ diet ਅੱਛੀ ਦੇਹੋ ਬੱਚੇ ਨੂੰ ਦੋ ਖੁੱਦ ਖਾਓ ਲੇਕਿਨ ਜ਼ੇ ਇਨਕੰਮਾਂ ਘੱਟ ਨੇ ਖਰਚੇ ਜਿਆਦਾ ਨੇ study ਹੈ ਤਾਂ study ਦਾ ਇਹੀ ਹਾਲ ਹੈ

ਜਿਆਦਾ ਮਹਿੰਗਾਈ ਆਈ ਪਈ ਹੈ ਅੱਜ ਕੱਲ ਵੈਸੇ ਅਹ ਸਬਜ਼ੀ ਸੁਬ੍ਜੀ ਚ ਵੀ ਤਾਂ ਬਹੁਤ ਜਿਆਦਾ ਉਹ ਹੁੰਦਾ ਹੈ ਕੀ ਸਬਜ਼ੀ ਕੋਈ pure ਨਹੀਂ ਨਾ ਆ ਰਹੀ ਹੈਗੀ ਉਹਦੇ ਵਿੱਚ ਵੀ ਉਹ ਹੈ ਬਹੁਤ ਜਿਆਦਾ ਮਹਿੰਗੀ ਵੀ ਬਹੁਤ ਜਿਆਦਾ ਲਗਾਦੇ ਨੇ ਉਹ ਤੇ ਮਤਲਬ ਕੀ ਦੇਖਲੋ ਹੁਣ ਬੱਚਿਆ ਦੀ ਫ਼ੀਸ ਦੇਖਲੋ ਸਕੂਲਾਂ ਦੀ ਫ਼ੀਸ tuition ਫ਼ੀਸ ਹੋ ਗਈ ਉਸ ਤੋਂ ਇਲਾਵਾ ਚੱਲ ਪਈਆਂ extra ਕਲਾਸਾਂ ਹੋ ਗਈਆਂ

ਇੱਕ subject ਪੜਵਾਦੇ ਆ ਨਾ ਜਦੋਂ ਆਪਾਂ ਬੱਚੇ ਨੂੰ ਕਿਸੇ ਨੂੰ ਵੀ ਕਹਿੰਦੇ ਵੀ ਚੱਲ ਕੱਲਾ ਕੱਲਾ math ਵੀ ਲਗਾਵ ਦਿੰਨੇ ਹਾਂ ਉਹਨਾ ਦੀ ਜਿਆਦਾ ਹੈ ਪੰਜ ਸੋ ਰੁਪਇਆ

ਵੀ ਇੱਕ middle class family ਨੂੰ ਬੱਚੇ ਪੜਾਉਣੇ ਬਹੁਤ ਔਖੋ ਹੋਏ ਪਏ ਹੈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੀ ਇਹਦਾ ਕੋਈ ਹੱਲ ਨਜ਼ਰ ਹੀ ਨਹੀਂ ਆਉਦਾ ਵੀ ਕਿਆ ਕਰੀਏ ਬਹੁਤ ਜਿਆਦਾ ਬੂਰਾ ਹਾਲ ਹੋਇਆ ਪਇਆ ਹੈ ਦੁਨੀਆਂ ਦੇ ਬੱਸ ਹੁਣ ਐ ਹਾਂ ਕੀ ਬੱਸ ਆਪਣਾ ਸਾਰਾ ਜਿੰਨੇ ਵੀ member ਆ ਘਰ ਦੇ ਸਾਰੇ ਕਮਾਣੇ start ਕਰ ਦੇਣ ਇਹ ਕੰਮ ਆ ਇਹਨਾ ਦਾ

ਬਿੱਜਲੀ ਦਾ bill ਪਾਣੀ ਦਾ bill ਹੋ ਗਿਆ ਰਾਸ਼ਨ ਹੋ ਗਿਆ ਮਤਲਬ ਕੀ ਕੋਈ ਚੀਜ਼ ਵਗੈਰਾ ਸਰਦਾ ਵੀ ਨਹੀਂ ਹੈਗਾ ਘਰ

ਛੋਟੋ ਬੱਚਾ ਬੜੇ ਤੋ ਬੜਾ ਬੱਚਾ ਸਾਰੇ ਕਮਾਣੇ ਪੈਂਦੇ ਤਾਂ ਚੱਲੂਗਾ ਘਰ ਦਾ ਖਰਚਾ ਨਹੀਂ ਤਾਂ

ਜਿਵੇਂ ਆਪਾਂ ਘਰਾਂ ਬੈਠਕੇ ਕੰਮ ਕਰ ਲੈਂਦੇ ਕੋਈ ਬਣਦਾ ਏ ਕੋਈ ਗੱਤੇ ਵਾਲਾ ਕੋਈ ਕੰਮ ਕਰਦਾ ਏ ਕੋਈ ਕੁੱਛ ਕਰਦਾ ਹੈ ਉਹਦੇ ਵਿੱਚ ਵੀ ਕਿਹਾ ਮਿਲਣਾ ਏ ਇੱਕ ਡੱਬੀ ਦਾ ਮਤਲਬ ਕੀ ਪੰਤਾਲੀ ਰੁਪਏ ਚਾਲੀ ਰੁਪਏ ਪੰਤਾਲੀ ਰੁਪਏ ਇਸ ਤਰ੍ਹਾਂ ਮਿਲਦੇ ਪਏ ਨੇ ਪਰ ਹੁਣ ਮਤਲਬ ਕੀ ਜੋ ਮਤਲਬ ਕੀ ਪੜੇ ਲਿੱਖ਼ੇ ਉਹ ਤਾਂ job ਕਰ ਲੈਣੇ ਹੈਗੇ ਚਲੋਂ ਥੋੜਾ ਜਾ family support ਹੋ ਜਾਂਦਾ ਹੈਗਾ

ਹੁਣ ਕੁੱਛ ਜੋ ਲੋਕ ਨਹੀਂ ਪੜੇ ਹੋਏ ਹੈਗੇ ਤਾਂ ਉਹਨਾ ਲਈ ਹੋਰ ਵੀ ਦਿੱਕਤ ਆ ਜਾਂਦੀ ਹੈ ਕੰਮ ਕਰਨ ਦੀ

ਉਹ ਚ ਬਣਦਾ ਨਹੀਂ ਨਾ ਕੁੱਛ ਸਾਰਾ ਸਾਰਾ ਦਿਨ ਲਗਾਕੇ ਕਰਨਾ ਪੈਂਦਾ ਹੈ ਕੰਮ ਜਿਹੜਾ ਵੀ ਆਪਾਂ ਘਰ ਲੈਕੇ ਆਣੇ ਹਾਂ ਕੋਈ ਵੀ ਸਾਰਾ ਸਾਰਾ ਦਿਨ ਜਿਵੇਂ ਲਗਾਕੇ ਕਰਨਾ ਪੈਂਦਾ ਏ ਉਹਦੇ ਵਿੱਚ ਬੱਸ ਚਾਲੀ ਰੁਪਏ ਦਿਨ ਦੇ ਚਾਲੀ ਰੁਪਏ ਕਮਾਹ ਲਿਆ ਅੱਜ ਦਿਨ ਦੇ ਪੰਤਾਲੀ ਰੁਪਏ ਉਹਦੇ ਚ ਸਬਜੀ ਹੋ ਨਹੀਂ ਪੂਰੀ ਹੁੰਦੀ ਹੈਗੀ

ਪਰੇਸ਼ਾਨ ਹੋ ਰਹੇ ਹੈ ਕਹਿੰਦੇ ਦਿਨ ਚ ਚਾਲੀ ਪੰਤਾਲੀ ਰੁਪਇਆ ਕਮਾਣੇ ਹਾਂ ਤਾਂ ਖਰਚਾ ਹੋਵੇ ਸੋ ਦਾ ਤਾਂ ਅੱਗਲਾ ਕਿਆ ਕਰੂਗਾ

ਫ਼ੇਰ ਉਹੀ ਉਹੀ tension ਲੇ ਲਿੰਨੇ ਏ tension ਲੈਕੇ ਬੀਮਾਰ ਹੋ ਜਾਂਦੇ ਏ

ਉਹ ਫ਼ੇਰ ਦਵਾਈਆਂ ਦਾ ਹੋਰ ਖਰਚਾ ਵੱਧ ਜਾਂਦਾ ਹੈਗਾ

ਉਹੀ ਹੈ ਨਾ ਬੰਦਾ ਹੁਣ ਕਿਆ ਕਰੇ

ਨਾਲ ਤਾਂ ਵੀ ਨਹੀਂ ਸਰਦਾ ਹੈਗਾ ਉੱਠਿਆਂ ਨਹੀਂ ਜਾਂਦਾ ਹੈਗਾ

ਇੱਕ ਗੋਲੀ ਖਾ ਲੈਂਦੇ ਸੀ ਸਰ ਜਾਂਦਾ ਸੀ ਹੁਣ ਸਰਦਾ ਨਹੀਂ ਅੱਜ ਕੱਲ ਹਰੇਕ ਘਰ ਚ sugar BP ਇਹ problem ਤਾਂ ਤਕਰੀਬਨ ਸਭ ਨੂੰ ਆ ਰਹੀ ਹੈਗੀ ਏ

ਉਹੀ ਤਾਂ ਹੈ ਨਾ ਸਰਕਾਰੀ hospital ਚ ਵੀ ਤਾਂ ਹੁਣ ਪਰਚੀ ਕੱਟਣ ਲੱਗ ਗਏ ਹਾਂ ਉੱਥੇ ਵੀ ਦੱਸ ਰੁਪਏ ਪਰਚੀ ਫ਼ੇਰ ਉੱਥੇ time ਨਹੀਂ ਹੈ ਕਿਸੇ ਕੋਲ

ਮੁਫ਼ਤ ਇਲਾਜ ਹੁੰਦਾ ਪਰ ਲੇਕਿਨ ਪਰਚੀ ਕੱਟਦੇ ਹੈ ਉੱਥੇ ਵੀ ਤਾਂ ਪਰਚੀ ਕੱਟਣ ਲੱਗ ਗਏ

ਉੱਥੇ ਵੀ ਸਸਤੀ ਦਵਾਈ ਮਿਲ ਜਾਂਦੀ ਏ ਮਤਲਬ ਕੀ ਜਿਹੜੀ ਮਹਿੰਗਈ ਹੁੰਦੀ ਏ ਉੱਥੇ ਵੀ ਬਾਜ਼ਾਰ ਦੀ ਲਿਖੀ ਹੁੰਦੀ ਏ

ਫ਼ੇਰ ਉਹੀ ਤਾਂ ਹੈ ਨਾ ਹੁਣ ਅੱਜਕਲ ਤਾਂ ਐ ਹੈ ਕੀ ਬੱਸ ਜਿੰਨਾ ਹੈ ਬੱਸ ਸਾਰੇ ਕਮਾਹੋ ਕਮਾਕੇ ਫ਼ੇਰ ਫ਼ਟਾਫ਼ਟ ਆਪਣਾ ਜਿੰਨਾ ਕ਼ ਬਣਦਾ ਏ ਉੰਨਾ ਕ਼ ਹੈ ਇਹ ਨਹੀਂ ਕੇ ਇੱਕ ਆਪਣੀ ਗੱਲ ਏ ਜਿਹਨੂੰ ਦੇਖਲੋ ਸਾਡੇ ਹੁਣ ਘਰ ਦੇ ਨਾਲ ਹੀ ਰਹਿੰਦੇ ਨੇ ਉਹ ਵੀ ਇਹੀ ਗੱਲਾਂ ਕਰ ਰਹੇ ਸੀ ਕਹਿੰਦੇ ਹੁਣ admission ਆ ਗਈਆਂ ਬੱਚੇ ਨੂੰ admission ਕਰਾਣੀ ਏ

ਕ਼ਿਤਾਬਾਂ ਅੱਗੇ ਹੁੰਦਾ ਸੀ ਪੁਰਾਣੀ ਇੱਕ ਦੂਜੇ ਦੇ ਬੱਚੇ ਪੜ ਲਿੰਦੇ ਸੀਗੇ

ਹੁਣ ਉਹ ਵੀ ਉਹਨਾ ਨੇ system ਕਰਤਾ ਵੀ ਸਕੂਲੋ ਹੀ ਲੈਣੀਆਂ ਨੇ ਅੱਛਾ ਫ਼ਿਰ ਹਰ ਸਾਲ ਇੱਕ ਅੱਧੀ book change ਕਰ ਦਿੰਦੇ ਨੇ

ਪਹਿਲਾਂ ਬੱਚਿਆ ਇਹ ਹੁੰਦਾ ਨਾ ਵੀ ਬੱਚਿਆ ਨੂੰ ਪੜਾਓ school ਚ ਪਹਿਲਾਂ standard ਦੇ school ਚ ਲਗਾਹੋ ਜ਼ੇ ਕੋਈ standard ਦੇ school ਚ ਲਗਾਦੋ ਤਾਂ ਉਹਦੀਆਂ ਫ਼ੀਸਾਂ ਨਹੀਂ ਮਾਣ

ਫੀਸਾਂ ਐਨੀਆਂ ਜਿਆਦਾ ਮਹਿੰਗਈਆਂ ਹੋ ਗਈਆਂ ਹੁਣ ਐਨੀਆਂ ਜਿਆਦੀਆਂ

ਇਹ ਪੜਾਈ ਦਾ ਖਰਚਾ ਇੱਕ ਹੋਰ ਵੱਧ ਗਿਆ ਹੈਗਾ ਅੱਗਲਾ ਕਹਿੰਦਾ ਵੀ ਅਸੀਂ ਉਰੇ ਪੰਜਾਬ ਚ ਕੰਮ ਨਹੀਂ ਹੈਗਾ ਅਸੀਂ ਬਹਾਰ ਜਾਈਏ ਫ਼ੇਰ ਨੋਕਰੀਆਂ ਨਹੀਂ ਮਿਲਦੀਆਂ

ਜਿਹੜੇ ਪੜੇ ਲਿੱਖ਼ੇ ਨੇ ਤਾਂ ਉਹ ਘਰਾਂ ਵਿਹਲੇ ਬੈਠੇ ਨੇ ਵੀ ਨੋਕਰੀਆਂ ਹੈਨੀ ਉਹ ਇਸ ਗੱਲੋ ਪਰੇਸ਼ਾਨ ਨੇ

ਬਹੁਤ ਜਿਆਦਾ ਹੋਇਆ ਪਿਆ ਹੈ study ਤੇ ਉੱਪਰ ਤਾਂ ਬਹੁਤ ਜਿਆਦਾ ਖਰਚਾ ਹੋ ਰਿਹਾ ਹੈ ਹੁਣ ਜਿਵੇਂ ਮਤਲਬ ਕੀ ਹੁਣ ਕ਼ਿਤਾਬਾਂ ਲੈਣੀਆਂ ਏ ਕਾਪੀਆਂ ਲੈਣੀਆਂ ਏ pen ਲੈਣਾ pencil ਲੈਣੀ ਏ ਕੁੱਛ ਹੋਰ ਲੈਣਾ ਬਹੁਤ ਜਿਆਦਾ ਖਰਚਾ ਏ pencil ਅੱਗੇ ਇੱਕ ਰੁਪਏ ਦੀ ਮਿਲ ਜਾਂਦੀ ਸੀਗੀ ਆ ਹੁਣ ਪੰਜ ਰੁਪਏ ਤੋ ਥੱਲੇ ਨਹੀਂ ਮਿਲਦੀ ਹੈਗੀ ਕੋਈ ਵੀ ਬੱਚਿਆ ਕੋਲ ਰੋਜ ਨਵੀਂ pencil ਦੇਕੇ ਭੇਜੋ school raiser sharpened ਹਰ ਦੂਸਰੇ ਦਿਨ sharpened ਨਵਾਂ ਲਓ ਜੀ pencil ਨਵੀਂ ਲਓ ਜੀ ਉਹੀ ਆ ਬੱਚੇ ਬੱਚੇ ਕਿਉ school ਚ ਵੀ ਇੱਧਰ ਉੱਧਰ ਗੇਰ ਦਿੰਦੇ ਆ ਖੇਡਦੇ ਖੇਡਦੇ

ਕੇ ਮਹਿੰਗਾਈ ਘੱਟਦੀ ਹੀ ਨਹੀਂ ਦਿਨ ਬੇ ਦਿਨ ਵੱਧਦੀ ਹੀ ਜਾਂਦੀ ਏ cylinder ਦਾ rate ਦੇਖਲੋ

ਸੁਰੂਆਤ ਹੋਈ ਸੀ ਨਾ ਤੇ ਸੱਠ ਰੁਪਏ ਦਾ cylinder ਸੀਗਾ

cylinder ਸਿਰਫ਼ ਸੱਠ ਰੁਪਏ ਦਾ ਆਂਦਾ ਸੀ ਮਹੀਨਾ ਡੇਡ ਚੱਲ ਜਾਂਦਾ ਸੀਗਾ

ਮਹੀਨਾ ਵੀ ਨਹੀਂ ਚੱਲਦਾ ਸਹੀਂ ਗੱਲ ਆ ਹੁਣ ਬਹੁਤ ਮਹਿੰਗਾ ਹੋਇਆ ਪਇਆ cylinder ਵੀ ਅਰ cylinder ਚ ਗੈਸ ਹੁੰਦੀ ਆ ਮੈਨੂੰ ਲੱਗਦਾ ਵਿੱਚ ਜਾਂ ਤਾਂ ਗੈਸ ਵਿੱਚ ਫ਼ਰਕ ਆ ਗਿਆ ਜਾਂ ਪਤਾ ਨਹੀਂ ਆਪਾਂ ਹੀ ਖਰਚਾ ਜਿਆਦਾ ਕਰਨ ਲੱਗ ਗਏ ਮਤਲਬ ਕੀ ਇਸ ਤਰ੍ਹਾਂ ਮਹੀਨਾ ਵੀ ਨਹੀਂ ਚਲਦਾ ਹੈਗਾ or ਰੇਟ ਹਜ਼ਾਰ ਤੋਂ ਉੱਪਰ ਹਾਂਜੀ ਹਜ਼ਾਰ ਤੋ ਉੱਪਰ ਆ ਗਿਆ ਰੇਟ ਵੀ ਹਜ਼ਾਰ ਰੁਪਇਆ ਫ਼ੇਰ cylinder ਵੀ ਅੱਗੇ ਤੋ ਸਿਰਫ਼ ਆਪਾਂ ਖਾਣਾ ਬਣਾਉਣ ਲਈ ਵਰਤੀ ਅੱਜਕਲ deeper ਵੀ cylinder ਚੱਲਣ ਲੱਗ ਗਏ

ਤੇ ਵੀ ਹੈਗੀਆਂ ਘਰ ਦਾ ਇਹ ਖਰਚਾ ਹੀ ਮਤਲਬ ਕੀ ਰਸੋਈ ਦਾ ਖਰਚ ਹੋ ਗਿਆ ਮਤਲਬ ਕੀ ਬਹਾਰ ਆਣਾ ਜਾਣਾ ਹੋ ਗਿਆ ਬੱਚਿਆ ਦਾ ਖਰਚਾ ਹੋ ਗਿਆ ਅਲੱਗ ਅਲੱਗ ਖਰਚੇ ਹੋ ਗਏ ਨਾ ਸਾਰੇ

ਅੱਜਕਲ ਇੱਕ function ਤੇ ਜਾਓ ਤਾਂ ਪਹਿਲੇ ਦਸ ਹਜ਼ਾਰ ਖਰਚਾ ਆਪਣਾ ਹੀ ਹੋ ਜਾਂਦਾ ਹੈ ਬੱਚਿਆ

ਆਪਣਾ ਹੋ ਜਾਂਦਾ ਹੈ ਫ਼ਿਰ ਬਾਹ ਚੋ ਜਾਓ ਉੱਥੇ ਫ਼ੇਰ ਆਪਣੇ ਕੱਪੜੇ ਲਓ ਨਵੇਂ ਚੱਪਲ ਲਓ

ਹਾਂਜੀ ਪਾਲਰਾਂ ਤੇ ਤਾਂ ਬਹੁਤ ਜਿਆਦਾ ਬੱਸ ਬੈਠੋ ਜ਼ੇ ਕੁੱਛ ਨਹੀਂ threading ਵਗੈਰਾ ਹੀ ਕਰਾਣੀ ਹੈ ਤਾਂ ਵੀਹ ਪੱਚੀ ਰੁਪਏ ਲੈ ਲੈਂਦੇ ਨੇ threading threading ਦੇ ਇੱਕ ਇਹ ਪਾਲਰਾਂ ਦਾ ਖਰਚਾ ਹੋ ਗਿਆ parlor ਚ ਤਿਆਰ ਹੋਕੇ ਜਾਣਾ ਇਹ ਨਵਾਂ fashion ਆ ਗਿਆ ਉਹ ਫ਼ੇਰ ਅੱਜਕਲ ਨਹੀਂ ਜਿਵੇਂ ਜਿਵੇਂ ਚੱਲਦਾ ਨਾ ਮਾਹੋਲ ਜਿਵੇਂ ਜਿਵੇਂ

palace ਦਾ ਖਰਚਾ ਬਹੁਤ ਵਧੇਗਾ ਉਹ ਜਦੇਂ ਹੀ ਕਹਿ ਦਿੰਨੇ ਹੈ ਵੀ palace ਦੇ ਉਹ ਵੀ ਕਹਿ ਦਿੰਨੇ ਏ ਜਦੀ ਵੀ ਐਨੇ ਦੇਦੋ ਬਾਈ

ਦਾ ਖਰਚਾ ਵਧਿਆ ਅੱਗੇ ਸੀਗੇ ਮਤਲਬ ਕੀ ਖਰਚੇ ਗਹਿਣੇ ਗਹਿਣੇ ਦਾ ਖਰਚਾ ਅੱਜ ਕੱਲ gold ਦਾ rate ਇੰਨਾਂ ਵੱਧ ਗਿਆ ਕਿਸੇ ਲਈ ਵਿਆਹ ਕਰਨਾ ਹੀ ਮੁਸ਼ਕਿਲ ਹੋਇਆ ਪਇਆ ਹੈ